ਇਹ ਐਕਦਿਤ ਹੋ ਵੱਡੇ ਤ੍ਰਿ ਤ੍ਰਿਗੁਤ ਬਣਾਏ ਜਾਂਦੇ ਤੇ ਉਕੁਪਾਲ ਦਾ ਉਪਯੋਗ ਕਰ ਕ ਅਫ਼ਡੀਕ ਵੱਡੇ ਟ੍ਰਿਬੂਤ ਬਣਾਏ ਜਾ ਸਕਦੇ ਨੇ ਹਨ ਜੀ ਤੁਸੀ ਬਿਲਕੁਲ ਸਹੀ ਕਹਾ ਤੇ ਜੈਰੀ ਅੰਕੜਾ ਵਿਗਿਆਨ ਦੀ ਗੱਲ ਕਿੱਤੀ ਜਾਇ ਨਾ ਤੇ ਜ਼ੀਰਾ ਅੰਕੜਾ ਵਿਗਿਆਨ ਕਿਸ ਤਰੀਕੇ ਨਾਲ ਮਤਲਬ ਇਕੱਤਰ ਕੀਤਾ ਜਾਂਦਾ ਕਿਸ ਤਰੀਕੇ ਨਾਲ ਇਕਤਰ ਕਿੱਤਾ ਜਾਂਦਾ ਹੈ ਆ ਕਿਥੇ USE ਕਿੱਤਾ ਜਾਂਦਾ ਹੈ ਇਸ ਨੂੰ ਤੇ ਕਿਸ ਤਰੀਕੇ ਨਾਲ ਪੀਏਅਸ ਕਿੱਤਾ ਜਾਂਦਾ ਹੈ ਤੇ ਜ਼ੀਰਾ ਅੰਕੜਾ ਇਕੱਤਰ ਜਾਇ ਦੀ ਪਰ ਕਰਨ ਦੇ ਲਈ use ਕਿੱਤਾ ਜਾਂਦਾ ਹੈ mostly ਤੇ ਇਹਨਾ ਦੇ ਵਿੱਚ ਕੁਝ ਅਧਿਐਵੀ ਨੇ ਜਿਦਾ ਇਹਨਾ ਨੂੰ ਸੰਭਵ ਹੋ ਸਕੇ ਤਾਂ ਵਿੱਧੀ ਅਨੁਸਾਰ ਕਵਰ ਕਰਨ ਨੂੰ ਸੈਂਪਲ ਵੀ ਕਿਹਾ ਜਾਂਦਾ ਤੇ ਜੋ ਕਿ ਇਹ ਕਹਿ ਦਿੰਦੇ ਕੁਝ ਰਸੋਈ ਵਿੱਚ ਜਿਦਾ ਕਿਸੇ ਚਾਵਲਾ ਨੂੰ ਇਕੱਠੇ ਕਰਕੇ ਰੱਖਣਾ ਇਕ ਸੈਂਪਲ ਬਣਾ ਕਿ ਬੋਲਿਆ ਜਾਂਦਾ ਤਾਂ ਅੰਕੜਾ ਵਿਗਿਆਨ ਕਿਸ ਤਰੀਕੇ ਨਾਲ ਇਨਾਂ ਦੀ ਮਦੱਦ ਕਰਦਾ ਜਾ ਵਿਸ਼ਲੇਸ਼ਣ ਜਾ ਵਿਆਖਿਆ ਕਰਦਾ ਮੈਨੂੰ ਦੱਸੋਗੇ ਹਨ ਜੀ ਜਿਵੇਂ ਅੰਕੜਾ ਉਹ ਵਿਗਿਆਨ ਹੈ ਜੋ delta ਐਕਟ੍ਰਿਕ ਕਰਨ ਦਾ ਵਿਸ਼ਲਾਇਸ਼ਾਂ ਕਰਨ ਦਾ ਵਸਟਿਕ ਤੇ ਅਸ਼ਯੁਡ ਕਰਨ ਦਾ ਸਮੰਧ ਹੈ ਹਨ ਜੀ ਜਿਵੇਂ ਅੰਕੜਾ ਉਹ ਵਿਗਿਆਨ ਹੈ ਜੋ data ਐਕਟ੍ਰਿਕ ਕਰਨ ਦਾ ਵਿਸ਼ਲਾਇਸ਼ਾਂ ਕਰਨ ਦਾ ਵਸਟਿਕ ਤੇ ਅਸ਼ਯੁਡ ਕਰਨ ਦਾ ਸਮੰਧ ਹੈ ਪਸ਼ੂਦ ਕਰਨ ਦਾ ਕਰ ਸੰਬੰਧਿਤ ਕਰਦਾ ਹੈ ਤੇ ਕੁਛ ਲੋਗ ਅੰਕਾਰਾਯੰ ਨੂੰ ਅਲੱਗ ਗਾਨਿਥ ਮੰਦੇ ਨੇ ਤੇ ਗਾਨਿਥ ਐਵੇ ਦੀ ਸ਼ੌਂਕ ਹੈ

ਉਦੀ ਇਕ ਵਿਧੀ ਉਪਯੋਗ ਹੋਂਦੀ ਹੈ ਤੇ ਜੋ ਅਦਿਨਧ ਦੇ ਲਈ ਸੰਪੂਰ ਸੰਖ੍ਯਾ ਨੂੰ ਅਕਾਂਦਿਖਹ ਸੰਭਵ ਨਾ ਨਾ ਹੋ ਉਸਦੇ ਪੁੱਤ ਪਾਲ ਨੂੰ ਇਕ ਵਿਧੀ ਦੇ ਸੈਪਲ ਕਸਟਮਰ ਕੇਅਰ ਨੰਬਰ ਤੇ ਜੋ ਰਸੋਇ ਦੇ ਚਾਵਲ ਪਾਕੰ ਦੇ ਸਮੇਂ ਸਵਾਮੀ ਕੁਛ ਚਾਵਲਾਂ ਨੂੰ ਨਿਕਲ ਕ ਵੇਖਦੇ ਹੈ ਕ ਉਹ ਚਾਵਲ ਕੱਚੇ ਨੇ ਆ ਤੇ ਚਾਈਨੀਸ ਚਾਵਲ ਤੇ ਸਾਰੇ ਹੈ ਚਾਵਲ ਸੀਪਲ ਹੋਰ ਕੁਜ ਸਾਫ ਸਸੈਜ ਹੈਗੇ ਨੇ ਹਾਂਜੀ ਬਿਲਕੁਲ ਤੁਸੀ ਕਹਿ ਦਿੱਤਾ ਕ ਜੋ ਇਕ ਅੰਕੜਾ ਅੰਕੜਾ ਅਕਥ ਕਰ ਕ ਰੱਖਣਾ ਹੈ ਨਾ ਉਨਹੂ ਆਪ ਅੰਕੜਾ ਵਿਗਿਆਨ ਕਹਿ ਸਕਦੇ ਹੈ sample ਨੂੰ ਇਕੱਠਾ ਕਰ ਕ ਰੱਖਣਾ ਨਾ ਪੂਰੀ ਤਰ੍ਹਾਂ ਤੇ ਜਿੱਡਾ ਦੁ ਖੋਜ ਦੀ ਦਲ ਹੈ ਤੇ ਮੈਥ ਦੀ ਗਾਨਿਥ ਦੀ ਖੋਜ ਕਿੰਨੇ ਕਿੱਤੀ ਸੀ ਤੇ ਕਾਡਾਂ ਕਿੱਤੀ ਸੀ ਕ ਮਤਲਬ ਅਧਿਹਾਨਿਕ ਇਤਿਹਾਸ ਵਿਚ ਕਿ ਅਸਰ ਪਿਆ ਉਸ ਬਾਰੇ ਦੱਸੋਗੇ ਮੈਨੂੰ ਜਿਵੇਂ ਵਿਗਿਆਨ ਦੇ ਇਤਿਹਾਸ ਦੇ professor ਦੋਸ਼ੀ ਦੋਸ਼ੀਸ਼ਾ ਵਿਸ਼ਵ ਵਿਦਿਆਲੇ ਭਾਰਤੀ ਗਾਨਿਥ ਗਾਨਿਥ ਦੇ ਇਤਿਹਾਸ ਦੇ ਲਈ ਉਪਯਲੋਅਗ ਹੈਗੀ ਹਨ ਜੀ ਬਿਕਲਕੁਲ ਤੁਸੀ ਸਹੀ ਕਹਾ ਤੇ ਜ਼ੀਰਾ ਕ ਤੁਸੀ ਦੱਸਿਆ ਕ ਖੋਜ ਇਨ੍ਹਾਂ ਨੇ ਕਿੱਤੀ ਸੀ ਜ਼ੀਰੇ ਪ੍ਰੋਫੇਸਰ ਆਂ ਜਪਾਨ ਦੇ ਦੇ ਵਿਚ ਆਰੀਆ ਬੁੱਤ ਕਹਾ ਜਾਂਦਾ ਹੈ ਜਿਨ੍ਹਾਂ ਨੂੰ ਆਲਡਰ ਭੀ ਕਹਿੰਦੇ ਆਂ ਪਰ ਮੇਨ ਤੋਰ ਤੇ ਕਿੱਤਾ ਕਿੱਤਾ ਦੇ ਨਾਮ ਕੀਨੁ ਜਣਾਯਾ ਜਾਂਦਾ ਹੈ ਆਪਣੇ ਭਾਰਤ ਦੀ ਗੱਲ ਕਿੱਤੀ ਜਾਇ- ਤੇ ਉਹ ਆਰੀਆ ਭੱਟ ਹੈ ਹੈ ਆ ਕੋਈ ਹੋਰ ਵੀ ਹੈ ਜਿਨ੍ਹਾਂ ਕ ਭਾਰਤ ਦੇ ਵਿਚ ਗਾਨਿਥ ਦੇ ਪਿਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਾਜੀ ਜਿਵੇਂ ਆਰੀਆ ਭੱਟ ਭਾਰਤੀ ਗਾਨਿਤ ਦੇ ਜਨਕ ਹੈਗੇ ਨੇ ਤੇ ਆਰਿਆ ਭੱਟ ਪ੍ਰਮੁੱਖ ਗੋਰੀਆਂ ਤਿਰਕੋਣ ਮਿੱਤੀ ਤੇ ਸਰਲਤਰ ਤ੍ਰਿਕੋਣ ਮਿੱਤੀ ਜਾ ਫਿਰ ਮਾਣ ਦਸ਼ਮਲਵ ਦੇ ਚਾਰ ਸਥਾਨਾ ਸਹੀ ਗਿਆਤ ਕੀਤਾ ਜਾਂਦਾ ਹੈ ਹਾਜੀ ਬਿਲਕੁਲ ਤੇ ਚਾਰ ਸਹੀ ਸਥਾਨਾ ਲਈ ਸਹੀ ਪਾਈ ਦਾ ਮੁੱਲ ਵੀ ਨਿਰਧਾਰਿਤ ਕੀਤਾ ਜਾਂਦਾ ਹੈ ਹਨਾ ਜੀਨੂੰ ਕਿ ਪਈ ਕਿਹਾ ਜਾਂਦਾ ਹੈ ਉਸਦਾ ਮੁੱਲ ਵੀ ਨਿਰਧਾਰਿਤ ਕੀਤਾ ਗਿਆ ਸੀ ਜੋ ਕਿ ਆਰੀਆਂ ਭੱਟ ਸੀਗੇ ਜੋ ਭਾਰਤ ਦੇ ਵਿੱਚ ਅਸੀ ਕਹਿ ਸਕਦੇ ਆ

ਜਿਵੇ ਇਸ ਪ੍ਰਕਾਰ ਪਤੀ ਗਣਿਤ ਦਾ ਬੋਹੜ ਤੇ ਗਣਨਾ ਦਾ ਗਿਆਨ ਹੋਰ ਦੂਲੀ ਕਮਰ ਕਰਮ ਦੂਲ ਦਾ ਕੰਮ ਹੈਗਾ ਤੇ ਜਿਵੇ ਸ਼ਬਦ ਉਚ ਗਣਿਤ ਦੇ ਲਈ ਪ੍ਰਯੋਗ ਕੀਤੇ ਜਾਣ ਲੱਗੇ ਤੇ ਪ੍ਰਾਚੀਨ ਬੁਧ ਬੋਧ ਸਾਹਿਤ ਸਾਨੂੰ ਗਣਿਤ ਤਿੰਨ ਸ੍ਰੈਣੀਆਂ ਦਾ ਉਲੇਖ ਵੀ ਮਿਲਦਾ ਹੈ ਜਿਵੇ ਮੁਦਰਾ ਉਲ ਅੰਕ ਗਣਿਤ ਅੰਕ ਸ਼ਾਸਤਰ ਮਾਨਸਿਕ ਅੰਕ ਗਣਿਤ ਵੀ ਹੈਗਾ ਤੇ ਅੰਕ ਸ਼ਾਸਤਰ ਸੰਮਾਨਿਤ ਸਮਾਨਿਅ ਰੂਪ ਦੇ ਉਚ ਗਣਿਤ ਨੇ ਹਨ ਜੀ ਬਿਲਕੁਲ ਸਹੀ ਕ੍ਯਾ ਤੁਸੀਂ ਟੀ ਅਗਰ ਦੇਖਿਆ ਜੇਏ ਤਾਂ ਇਹਨਾ ਨੂੰ ਮੁਦਰਾ ਸ੍ਰੈਣੀਆਂ ਦੱਸਿਆਂ ਜਾਂਦਾ ਏਨਾ ਟੀ ਮੁਦ੍ਰਾ ਉਨ੍ਗ੍ਲਿਜਾਂ ਗਨਕ ਅਜ ਸਿਖਯ ਨਾਮ ਤੋਰ ਟੀ ਜੋ ਉਚਾਟ ਘੰਕ ਮਾਨ੍ਯ ਜਾਂਦਾ ਆਏ ਕੀ ਜੋ ਭਾਰਤ ਵਿਚ ਇਕ ਗਣਿਤ ਵਿਗਿਆਨੀ ਦਾ ਸੰਖ੍ਯਤ ਵੀ ਟੀ ਇਤਹਾਸ ਸਾਨੂ ਕੋਈ ਮਿਲ ਦਾ ਆਏ ਜਾ ਫਿਰ ਕੋਈ ਆਏ ਪੁਰਾਣਾ ਏਈ ਪ੍ਰਤੀਨ ਤੋ ਯਾ ਜਾ ਫਿਰ ਕੋਈ ਸੰਖ੍ਯਤ ਵਿਚ ਸਾਨੂ ਕੋਈ ਦਸ ਸਕ ਦੇ ਊ ਕੋਈ ਇਤਹਾਸ ਹੈ ਇਸ ਦਾ ਹਨ ਜੀ ਹਨ ਜੀ ਜਿਵੇ ਭਾਰਤੀ ਗਨਿਤ ਆ ਗਨਿਤਕ ਸ਼ੀਨ ਲਿਬਾਸ ਦਾ ਰਾਮ ਰਾਮ ਨੁਜਾਮ ਦੇ ਸੰਕਟ ਸਜ਼ ਸਮੰਦੀ ਯੋਗ ਬਣ ਤਾ ਟੀ ਜਿਨਾ ਨੀ ਵਿਪ੍ਰਾਨਾ ਵਿਪ੍ਰਾਂ ਸਮੋਰੋ ਸਮੋਰ ਦੇ ਗੁਣਾ ਦੀ ਆਘਰਿਲ ਖੋਜ ਵੀ ਸ਼ਾਮਿਲ ਹੀ ਗੀ ਆ ਟੀ ਓਨਾ ਨੀ ਓਨਾ ਓਨਾ ਦੇ ਕਰੀ ਓਨਾ ਨੀ ਖੋਟਰ ਅੰਗ੍ਰਾਯ੍ਜੀ ਬੋਲੀ ਰੋਪਿਕ ਖਾਚਾਰਯ ਨੂ ਟੀ ਖਾਸ਼ਤ ਕਿਤ ਟੀ ਖਾਸ਼ਤ ਵੀ ਹੋਏ ਟੀ ਓਨਾ ਨੇ ਨਿਨੇ ਤੀਨ ਨਿਨੇ ਤੀਨ ਦੇ ਵਿਚ ਅਨਤ ਓਨਾ ਨੀ ਲੰਦਨ ਵੀ royal suite ਦੇ ਲਾਏ ਚਨਾਬ ਅਲੀ ਲਾਗ੍ਯ ਮਤਲਬ ਚਨਾਬ ਵੀ ਹੋਯਾ ਸੇ ਗਾ ਹਨ ਜੀ ਬਿਲਕੁਲ ਤੁਸੀਂ ਸੀ ਕਿਯਾ

ਕੀ ਇਹਨੂੰ ਗਣਿਤ ਨੂੰ ਹੋਰ ਕਿਸੇ ਨਾਅ ਦੇ ਨਾਲ ਜਾਣਿਆ ਜਾਂਦਾ ਜਾ ਫਿਰ ਇਹਦਾ ਪੂਰਾ ਨਾਮ ਕੀਏ ਉਸ ਵਾਰੇ ਦੱਸੋਗੇ ਜਾ ਆਰਥ ਵਿੱਚ ਅਰਥ ਕੀ ਹੋ ਸਕਦਾ

ਹਨ ਜੀ ਬਿਲਕੁਲ ਟੀ ਅਯਸ ਨੂ ਗਣਿਤ ਕ੍ਯਾ ਕੁੰ ਕ੍ਯਾ ਜਾਂਦਾ ਕੋਈ ਖਾਸ ਵਾਜਾ ਆਏ ਕੀ ਇਸ ਨੂ ਗਣਿਤ ਕ੍ਯਾ ਜਾਂਦਾ ਅਪਾ ਹੋਰ ਕੋਈ ਨਾਮ ਤਾ ਬੋਲ ਹੀ ਸਕ ਦੇ ਆ ਹਾਨਾ ਜਾ ਫਿਰ ਇਸ ਦੇ ਪੀਚੀ ਕੋਈ ਖਾਸ ਵਾਜਾ ਆਏ ਏ ਇਸ ਲਿਯ ਇਸ ਨੂ ਗਨਤ ਕ੍ਯਾ ਜਾਂਦਾ ਹਨ ਜੀ ਜੇਯਰਾ ਗਣਿਤ ਟੀ ਸ਼ਬ ਪਰ ਚੀਨ ਜੁਨਾਨੀ ਮਹ੍ਤਾਮਾ ਤੋ ਯਾ ਹੈ ਜਿਹਦਾ ਅਰਥ ਹੈ ਜੋ ਸਿਖਿਆ ਜਾਂਦਾ ਹੈ ਜੋ ਵਿਅਕਤੀ ਜਾਂਣਦਾ ਹੈ ਇਸ ਲਈ ਅਧਿਅਨ ਅਤੇ ਵਿਆਨ ਦੀ ਵਿਗਿਆਨ ਦੀ

ਹਨ ਜੀ ਬਿਲਕੁਲ ਤੁਸੀਂ ਸਹੀ ਕਿਹਾ ਇਹਨੂੰ ਗਣਿਤ ਨੂੰ ਅਧਿਐਨ ਨੂੰ ਛੋਟਾ ਜਿਹਾ ਜਿਸ ਤਰਾ ਆਪਾ ਨੂੰ ਪਤਾ ਏ ਕੇ ਅਰਥ ਦੇ ਵਿੱਚ ਜਿਦਾ ਐਲਜੈਬਰਾ ਸਭ ਤੋ ਖਾਸ ਮੰਨਿਆ ਜਾਂਦਾ ਹਨਾ ਅਲਜਬਰੇ ਦੀ ਖੋਜ ਕਿਸਨੇ ਕੀਤੀ ਸੀ ਅਲਜਰਾ ਆਪਾ ਤੁਸੀ ਪਹਿਲਾ ਦੱਸਿਆ ਮੈਨੂੰ ਕਾਫੀ ਸਮਜ ਆਗਿਆ ਪਰ ਇਹਦੀ ਖੋਜ ਕਿਸਨੇ ਕੀਤੀ ਸੀ ਉਸ ਵਾਰੇ ਦਸ ਸਕਦੇ ਹੋ ਮੈਨੂੰ ਹਾਂਜੀ ਜਿਵੇ ਮੁਹਮ੍ਮਦ ਏਇਦਨ ਆ ਉਸ

ਜੋ ਗੋਲਾਂ ਵਿਡੀਨਕ ਸੇ ਗੇ ਟੀ ਓਨਾ ਦੇ ਵਿਤ ਗਾਨੀ ਦੇ ਪਿਤਾ ਜੋ ਜੋ ਜਾਨਯ ਜਾਂਦੇ ਸੇ ਗੇ ਟੀ ਸ਼ਬ ਓਨਾ ਦੀ ਕਿਤਾਬ ਕਿਤਾਬ ਅਲ ਅਲ ਜਬਰ ਜਬਰ ਦੇ ਦੇ ਸਿਰਲੇਖਕ ਦਿੱਤਾ ਗਿਆ ਸੀਗਾ ਹਨ ਜੀ ਬਿਲਕੁਲ ਤੁਸੀਂ ਸੀ ਕ੍ਯਾ ਏਨਾ ਦਾ ਸਿਰਲੇਖ ਲਿਖਿਆ ਗਿਆ ਸੀ ਬਾਕੀ ਜਿਸ ਤਾਰਾ ਅਲ੍ਜਾਬ੍ਰੀ ਦਾ ਵਿਕਾਸ ਦੇ ਫਲਸਰੂਪ ਜਿਸ ਨਾਲ ਹਿਸਾਬ ਦੀ ਉਪਯੋਗੀ ਬਹੁਤ ਵਧ ਗਈ ਸੀ ਉਪਯੋਗਤਾ ਬਹੁਤ ਵਧਗੀ ਸੀ ਇਸ ਤਰਾ ਵਿਗਿਆਨ ਅਤੇ ਤਕਨੀਕੀ ਦੇ ਵਿਕਾਸ ਨੂੰ ਵੀ ਗਤੀ ਮਿਲੀ ਬਾਕੀ ਗਣਿਤ ਨੂੰ ਅਗਰ ਦੇਖਿਆ ਜਾਏ ਤਾ ਗਣਿਤ ਦੀ ਕਾਢ ਕਿਉ ਹੋਈ ਹਾਜੀ ਭੋਤਿਕ ਸੰਸਾਰ ਦਾ ਵਰਣਨ ਕਰਨ ਦੇ ਲਈ ਗਣਿਤ ਦੇ ਅਨੁਕੂਲ ਹੋਣਾ ਦਾ ਇਕੋ ਇੱਕ ਕਰਨ ਇਹ ਹੈ ਕੀ ਅਸੀਂ ਇਸ ਨੂ ਅਜਿਹਾ ਕਰਨ ਦੀ ਅਜਿਹਾ ਕਰਨ ਲਈ ਖਜਿਆ ਹੈ ਅਤੇ ਮਨੁਖੀ ਮਨ ਦੀ ਉਪਜ ਹੈ ਅਤੇ ਇਸ ਆਪਣੇ ਉਦੇਸ਼ਾ ਦੇ ਅਨੂਕੂਲ ਹੋਣ ਦੇ ਲਈ ਗਣਿਤ ਨੂੰ ਤਿਆਰ ਕਰਦੇ ਹਾ ਅਗਰ ਦਾਖ੍ਯਾ ਜੇ ਤਾ ਸਾਡੀ ਬਹੁਤ ਸਾਰੇ ਕੰਮਾਂ ਦੇ ਲਈ ਇਸਨੂੰ use ਕੀਤਾ ਜਾਂਦਾ calculations ਅਸਲੀ ਪਿਤਾ ਕੋਣ ਹੈ ਉਸ ਵਾਰੇ ਦੱਸੋਗੇ ਮੈਨੂੰ ਗਣਿਤ ਸ਼ਾਸਤਰੀ ਅਤੇ ਵਿਗਿਆਨਿਕ ਸੀਗੇ ਤੇ ਉਹ ਪਹਿਲੇ ਵਿਅਕਤੀ ਸੀ ਜਿਨ੍ਹਾ ਨੂੰ calculation ਵਿਸ੍ਕਿਤ ਕਰਨ ਦਾ ਸ਼ਾਯ੍ਹਦ ਸ਼ਾਯ ਸੇਹ੍ਰਾਯਾ ਸੇਹਰਾ ਦਿਤਾ ਜਾਂਦਾ ਹੈ ਆਏ ਇਕ ਵਾਦਿਯ ਆ ਵਾਦਿਯ ਹੋਯਾ ਵਿਕਾਸ ਆਏ ਜਿਵੇ ਕੀ ਹੋਰ ਬੋਹਤ ਸਾਰੀ ਗਨਿਕ ਵੀ ਗਿਯ੍ਨਿਕ ਦੇ ਵਹਿਚਲ ਦਾ ਹਿਸਾ ਵੀ ਨਾਈ ਜਿਦਾ ਕਿ ਇਸ ਵਿੱਚ ਨਾ ਕਈ ਵਿਧੀ ਵਿਗਿਆਨ ਵੀ ਆਂਦੇ ਨੇ ਜਿਦਾ ਅਸੀ ਗੱਲ ਕੀਤੀ ਜਾਵੇ ਵਿਗਿਆਨ ਦੇ ਬਾਰੇ ਜਾ ਗਣਿਤ ਦੇ ਵਾਰੇ ਹਨਾ ਇਹਦੇ ਵਿੱਚ ਇੱਕ ਭੋਤਿਕ ਵਿਗਿਆਨ ਵੀ ਆਂਦਾ ਤੇ ਸਿਖਿਆ ਵਿਗਿਆਨ ਵੀ ਆਂਦਾ ਹਨਾ ਸਿਖਿਆ ਸਿਧਾਂਤ ਕੀ ਹੁੰਦਾ ਉਸਦੇ ਵਿੱਚ ਮਤਲਬ ਕੀ ਏ ਨੂੰ ਸਬੰਧਤ ਜੋੜਨਾ ਹੁੰਦਾ ਬਰੂਦ ਸ਼ਕਤੀ ਦੇ ਤਰੀਕੇ ਨਾਲ ਬਹੁਤ ਸਾਰੇ ਵੱਡੇ ਵੱਜੇ ਗੁਟ ਬਣਾਏ ਜਾਂਦੇ ਨੇ ਇਹਨਾ ਨਾਲ ਕਈ ਆਧੁਨਿਕ ਸੂਤਰ ਬਣਾਏ ਜਾਂਦੇ ਜੋ ਕਿ ਹਾਲੇ ਵੀ ਕੀਤਾ ਜਾਂਦਾ ਇਹਦੇ ਵਿੱਚ ਬਹੁਤ ਤਰਾ ਦੀਆਂ ਸੂਚਨਾ ਸਿਧਾਂਤ ਵੀ ਆਂਦਾ ਸੰਭਾਵਨਾਵਾਂ ਅੰਰਫਾ ਵਿਗਿਆਨ ਵਿਧੀ ਵਿਗਿਆਨ ਇੰਟੀਗ੍ਰੇਸ਼ਨ ਵੀ ਆਂਦੀ ਹਨਾ ਜੋ ਕਿ math ਲੈਕੇ ਕਿਹਾ ਜਾਵੇ ਕਾਫੀ ਨਿਪੁਨਤਾ ਅਤੇ ਜਿਹੜੇ ਖੋਜ ਕਰਨ ਵਾਲੇ ਵਿਗਿਆਨੀ ਏ ਉਹਨਾ ਨੂੰ ਹਿਸਾਬ ਦਾਨ ਵੀ ਕਿਹਾ ਜਾਂਦਾ ਠੀਕੇ ਤੇ ਵੀਹਵੀ ਸਦੀ ਦੇ ਮਸ਼ਹੂਰ ਬ੍ਰਿਟਿਸ ਹਿਸਾਬ ਦਾਨ ਅਤੇ ਦਾਰਸ਼ਨਿਕ ਹਿਸਾਬ ਨੂੰ ਇੱਕ ਅਜਿਹੇ ਵਿਸ਼ੇ ਦੇ ਪ੍ਰਭਾਸ਼ਿਤ ਕੀਤਾ ਜਾਂਦਾ ਜੋ ਅਸੀ ਅਸੀ ਜਾਣਦੇ ਹਾ ਕਿ ਇਸ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਅਸਲ ਰੂਪ ਜਾ ਫਿਰ ਨੀਅਮ ਕਿਸ ਤਾਰੀਕੀ ਨਾਲ ਕੰਮ ਕਰਦੇ ਨਾ ਹਨਾ ਜਿਦਾ ਕਿ ਕਈ ਧਾਰਨਾਵਾਂ ਵੀ ਮੰਨੀਆਂ ਜਾਂਦੀਆਂ ਨੇ ਕੀ ਤੂਸੀ ਮੈਨੂੰ ਦਸ ਸਕਦੇ ਹੋ ਪੰਜ ਧਾਰਨਾਵਾਂ ਕਿਹੜੀਆਂ ਕਿਹੜੀਆਂ ਨੇ

ਹਨ ਜੀ ਬਿਲਕੁਲ ਤੁਸੀਂ ਸੀ ਕਿਯਾ ਤੁਸੀਂ ਜੋ ਕੀ ਆਯ੍ਨ੍ਦਿਯਾ ਪੰਜ ਨਾਈ ਆ ਕਹ ਸਕ ਦੇ ਆ ਅਪਾ ਇਹਦੇ ਵਿੱਚ ਤਰਕ ਵਿਗਿਆਨ ਵੀ ਆਂਦਾ ਜੋ ਅਹ ਹਿਸਾਬ ਨੂ ਯਾ math ਨੂ ਕਹ ਸਕ ਦੇ ਬਹੁਤ ਚੰਗੀ ਤਾਰੀਕੇ ਨਾਲ ਸਾਨੂ ਦੱਸਿਆ ਜਾਂਦਾ ਫਿਰ ਇਸ ਤੋ ਬਾਦ ਜਿਡਾ ਕੀ ਅਪਾ ਪਹਲਾ ਅੰਕਾੜਾ ਵਿਗਿਆਨ ਦੀ ਗੱਲ ਕੀਤੀ ਅੰਕੜਾ ਵਿਗਿਆਨ ਦੇ ਵਿੱਚ ਜੋ ਕਿ ਆਂਦਾ ਨੇ ਇੱਕ ਗਣਿਤ ਦੀ ਸ਼ਾਖਾ ਮੰਨੀ ਜਾਂਦੀ ਹਨਾ ਜਿਸਨੂੰ ਅਸੀ cover ਕੀਤਾ ਜਾਂਦਾ ਆਏ ਇਸ ਨੂ syllabus ਕਹਾ ਜਾਂਦਾ ਆਏ ਜਿਦੋਂ ਅਸੀਂ ਕਸੀ ਦੀਆਂ ਨੂ ਸਾਰੀ ਬਾਸ ਓਨੁ cover ਕੇਰ ਲਿਆ ਜਾਂਦਾ ਹੋਉਸ ਨੂ ਕ੍ਯਾ ਜਾਂਦਾ ਆਏ ਆਯ ਤਰੀਕਾ ਓਤੇ

ਟੀ ਚਲੋ ਤੁਸੀਂ ਕਾਫੀ ਮੀਨੁ ਵਾਦਿਯ ਦਸ ਤਾ ਆਏ ਫਿਰ ਵੀ ਆਯ ਮਨੁ ਪਤਾ ਚਲ ਗਿਆ ਆਏ ਯਦਿ ਖੋਜ ਕਿਸ ਨੀ ਕੀਤੀ ਆ ਹਾਨਾ ਟੀ ਇਸ ਵਿਚ ਕੇਰੀ ਕੇਰੀ ਜਿਡਾ ਤਾਰਿਕੋ ਹੋਣ ਤਾਰੀਫਾ ਹੋਣ ਗਣਿਤ ਤਾਰੀਖਾ ਗਣਿਤ ਹੀ ਗੀ ਆ ਏਨਾ ਬਰੀ ਬਰੀ ਕਾਫੀ ਹਨ ਜੀ ਯਨਾ ਬਰੀ ਕਾਫੀ ਕੁਛ ਮੈਨੂ ਦਸ ਤਾ ਆਏ

ਹਨ ਜੀ ਹਨ ਜੀ ਬਿਲਕੁਲ ਟੀ ਹਿਸਾਬ ਦੇ ਵਿਚ ਨਾ ਕੋਈ ਫਕੰਸ਼ਨ ਵੀ ਅੰਡੇ ਆ ਜਿਡਾ ਕੀ ਹਿਸਾਬ ਵਿਚ ਜਿਦੋ ਕਿਸੇ ਰਾਖਸ਼ੀ ਯਾ ਮੁਲ ਜਾ ਆਧੁਨਿਕ ਰਾਸ਼ੀਆਂ ਦੇ ਮੁਲ ਤੇ ਨਿਰਭਰ ਕਰਦਾ ਹਨਾ ਸੰਕਲਪਨਾ ਨੂੰ ਵਿਪਤ ਕਰਨ ਦੇ ਲਈ ਸ਼ਬਦ ਦਾ ਪ੍ਰਯੋਗ ਕਰਦੇ ਆ ਜਿਦਾ ਕਿ faction ਦੇ ਨਾਲ ਹੀ ਨਾ ਜਿਦਾ ਕਿ ਚੱਕਰ ਵੱਰਤੀ ਵਿਆਜ ਮੁਲਧਨ ਵਿਆਜ ਦੀ ਦਰ ਇਹ ਆਪਾ ਇਹ ਆਪਾ ਹਿਸਾਬ ਕਿਤਾਬ ਦੇ ਵਿੱਚ ਕੱਢਦੇ ਆ ਜਾ ਉਹਨਾ ਨੂੰ ਮਤਲਬ ਏਡੇ ਵਿਚ ਯਹੀ ਆ ਜਾਂਦਾ ਗੀਲੀ ਵਿਚ ਆ ਯਹੀ ਹਿਸਾਬ ਦੀਆ ਕਿਸਮ ਹੀ ਨਾ ਅਲ੍ਜਾਬੇਰ ਆ ਅਲਜਬਰਾ ਹਾਨਾ ਅਲਜਬਰਾ ਕੀਨਾ ਮਤਲਬ ਏਡੀ ਵਿਚ ਕਾਫੀ ਕੁਛ ਹੀ ਗਾ ਜੇਯਰਾ ਅਲਜਬਰਾ ਆ ਸ਼ਾਬਤ ਸ਼ਾਬਦਿਕ ਅਰਥ ਟੁਟੇ ਹੋਏ ਦੁਆਰਾ ਇਕੱਠਾ ਹਿਸਾਬ ਵੀ ਉਹ ਸ਼ਾਖਾ ਹੈ ਜਿਸ ਵਿੱਚ ਅੰਕਾ ਦੀ ਚਿੰਨ ਆ ਚਿੰਨਾ ਦੀ ਵਰਤੋ ਕੀਤੀ ਜਾਂਦੀ ਹੈ ਮਤਲਬ ਉਥੇ ਅੰਕ ਨੀ USE ਚਿੰਨ

ਆਪਣੇ ਹਿਸਾਬ ਦੇ ਨਾਲ ਸੰਖਿਆ ਨੂੰ ਕੀਤਾਾ ਹੁੰਦਾ ਜਿਵੇ ਇਹਨਾ ਨੂੰ ਕੀਤਾ ਹੁੰਦਾ ਜਿਵੇ ਇਹਨਾ ਵਿੱਚ ਕਈ ਹੁੰਦੇ ਮਿਸ਼ਰਤ ਵਿਆਜ ਉਹ ਵੀ ਇਥੇ Function use ਜੋ ਆਪਾ ਕੰਮ ਕਰਦੇ ਹੁੰਦੀ ਸੀ ਪਹਿਲਾ ਉਧਾਰ ਲੈਣਾ ਜਾ ਮਿਸ਼ਰਤ ਵਿਆਜ ਬੈਂਕ ਜਾ ਸੁਸਾਇਟੀਆਂ ਦੀ ਵਿੱਚ ਜਮਾ ਕਰਨ ਵਾਲੀ ਰਾਸ਼ੀ ਦੀ ਭੁਗਤਾਨ ਨੂੰ ਕਿਹਾ ਜਾਂਦਾ

ਹਾਜੀ ਹਾਜੀ ਬਿਲਕੁਲ ਤੁਸੀ ਸਹੀ ਕਿਹਾ ਅਗਰ ਦੇਖਿਆ ਜਾਾਏ ਜਿਦਾ ਤ੍ਰਿਕੋਣ ਹੋ ਗਿਆ ਹਨਾ ਇਸ ਵਿੱੱਚ ਵੀ ਸਾਨੂੰ ਬਹੁਤ ਸਾਰੀਆਂ ਕਿਸਮਾ ਜਿਦਾ ਮੈ ਤੁਹਾਨੂੰ ਕਿਹਾ ਮਿਲ ਜਂਦੀਆਂ ਪਰ ਇਹ ਤਿੰਨ ਬਿਦੂਆਂ ਤੇ ਹੀ ਅਧਾਰਿਤ ਹੁੰਦਾ ਜੋ ਕਿ ਤ੍ਰਿਕੋਣ ਬਣਦਾ ਹਾਜੀ ਰੇਖਾ ਗਣਿਤ ਜਿਦਾ ਗਣਿਤ ਸਿਧਾਤ ਆ ਨਾ ਇਹ ਵੀ ਇੱਕ ਰਾਣੀ ਕਿਹਾ ਜਾਂਦਾ ਗਣਿਤ ਦੀ ਰਾਣੀ ਕਿਹਾ ਜਾਂਦਾ ਇਸਨੂੰ ਬਣਾਈਆਂ ਹੋਈਆਂ ਸੰਖਿਆਵਾਂ ਦੀ ਉਹਨਾ ਦੀ

ਸਾਸ਼ਤਰੀ ਸ੍ਰੀ ਨੇਵਾਸ ਰਾਮਮਨ ਦਾ ਯੋਗ ਦਾਨ ਪਾਯਾ ਸੰਖਿਯਾਂ ਸਿੰਧਾਂਤ ਨੂ ਹੈ ਨਾ ਜੋ ਕ ਦੀ ਵੀ ਵਾਸ਼ੇਸ਼ ਵਿਚ ਸ਼ਾਮਿਲ ਹੈ ਜਿਡੀ ਵਿਚ ਏਸ ਨੂ ਵਿਚ ਇਸ ਲਈ ਜੋ ਇਹਨਾ ਨੂੰ math ਦਾ ਪੂਰਾ ਨਾਅ ਵੀ ਆਪਾ ਗਣਿਤ ਹੀ ਕਹਿੰਦੇ ਆ ਰਾਮ ਭਾਸ਼ਾ ਚ ਹਿਸਾਬ ਜਿਦਾ ਹਿੰਦੀ ਪੰਜਾਬੀ ਅਲੱਗ ਅਲੱਗ ਤਰੀਕੇ ਦੇ ਨਾਲ ਜਾਣਿਆ ਜਾਂਦਾ ਗਣਿਤ ਹੋ ਗਿਆ math ਹੋ ਗਿਆ ਜਾ ਹਿਸਾਬ ਹੋ ਗਿਆ ਹਨਾ ਇਸ ਤਰੀਕੇ ਦੇ ਨਾਲ ਹਾ ਚਲੋ ਤੁਸੀ ਮੈਨੂੰ ਬਹੁਤ ਵਧੀਆਂ ਤਰੀਕੇ ਨਾਲ ਸਮਝਾਤਾ ਜੋ main main point ਸੀਗੇ ਮੈਨੂੰ ਮਿਲਗੇ ਤੇ ਫਿਰ ਦੁਆਰਾ ਤੁਹਾਡੇ ਤੋ ਪੁਸ਼ੁਗੀ ਜਿਦਾ ਮਾਥ ਦਾ ਅਰਥ ਜਾ ਪੂਰਾ ਰੁਪ ਗਣਿਤ ਹੀ ਹੈਗਾ ਹਨਾ ਗਣਿਤ ਦਾ ਪੂਰਾ ਨਾਅ ਵੀ ਹੈਗਾ

ਪੰਜਾਬ ਭਾਰਤ ਇੱਕ ਵਿਸ਼ਾਲ ਦੇਸ਼ ਹੈ। ਇੱਥੋਂ ਦੀ ਸੰਸਕ੍ਰਿਤੀ ਜਿੰਨ੍ਹੀਂ ਪ੍ਰਾਚੀਨ ਹੈ ਉਹਨੀ ਹੀ ਜੀਵੰਤ ਵੀ ਹੈ। ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ ਭਾਰਤ ਦੇ ਉੱਤਰ-ਪੱਛਮ ਵਿੱਚ ਸਥਿਤ ਰਾਜ ਪੰਜਾਬ। ਇੱਥੇ ਵਹਿਣ ਵਾਲਿਆਂ ਪੰਜ ਨਦੀਆਂ, ਸਤਲੁਜ, ਰਾਵੀ, ਬਿਆਸ, ਚਨਾਬ ਅਤੇ ਜੇਹਲਮ ਦੇ ਕਾਰਨ ਹੀ ਇਸਦਾ ਨਾਮ ਪੰਜਾਬ ਪਿਆ ਹੈ। ਪੰਜ plus ਆਬ ਮਤਲਬ।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 ਇੱਥੋਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਮੁੱਖ ਰੂਪ ਵਿੱਚ ਉਗਾਈ ਜਾਂਦੀ ਹੈ। ਇਸ ਦੇ ਨਾਲ ਹੀ ਇੱਥੇ ਚਾਵਲ, ਕਪਾਹ, ਮੱਕੀ ਅਤੇ ਸਰ੍ਹੋਂ ਆਦਿ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ। ਚੰਡੀਗੜ ਤੋਂ ਇਲਾਵਾ ਇੱਥੋਂ ਦੇ ਹੋਰ ਸ਼ਹਿਰ ਜਿਵੇਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਆਦਿ ਆਪਣੇ ਧਾਰਮਿਕ ਅਤੇ ਉਦਯੋਗਿਕ ਮਹੱਤਵ ਦੇ ਕਾਰਨ ਪੂਰੇ ਵਿਸ਼ਵ ਦੇ ਵਿੱਚ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

ਇਥੇ ਕਦਮ ਕਦਮ ਉੱਤੇ ਇਤਿਹਾਸ ਦੇ ਦਰਸ਼ਨ ਹੁੰਦੇ ਹਨ। ਅੰਮ੍ਰਿਤਸਰ ਵਿੱਚ ਸਥਿਤ ਜਲ੍ਹਿਆਂਵਾਲਾ ਬਾਗ ਅੱਜ ਵੀ ਪੰਜਾਬ ਦੇ ਇਤਿਹਾਸ ਦੀ ਉਸ ਦੁਖਦਾਈ ਘਟਨਾ ਦੀ ਗਵਾਹੀ ਦਿੰਦਾ ਹੈ, ਜਿਸ ਵਿੱਚ ਇੱਕ British ਅਧਿਕਾਰੀ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 ਪੰਜਾਬ ਵਿੱਚ ਦੇਖਣਯੋਗ ਸਥਾਨ ਹਨ ਜਿਵੇਂ ਕਿ ਵਾਹਗਾ border ਇਮਾਮ ਨਾਸਿਰ ਦਾ ਮਕਬਰਾ ਸ਼ਹੀਦ ਭਗਤ ਸਿੰਘ ਅਜਾਇਬ ਘਰ, ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ, ਕਿਲ੍ਹਾ ਮੁਬਾਰਕ ਜ਼ਾਕਿਰ ਹੁਸੈਨ Rose Garden, Rock Garden ਆਦਿ ਦੇ ਨਾਮ ਪ੍ਰਮੁੱਖ ਹਨ। ਪੰਜਾਬ ਵਿੱਚ ਜ਼ਿਆਦਾ ਗਿਣਤੀ ਵਿੱਚ ਸਿੱਖ ਰਹਿੰਦੇ ਹਨ ਜੋ ਬਹੁਤ ਜੋਸ਼ੀਲੇ ਅਤੇ ਉਤਸ਼ਾਹੀ ਹੁੰਦੇ ਹਨ। ਉਨ੍ਹਾਂ ਦਾ ਉਤਸ਼ਾਹ ਇਥੇ ਮਨਾਏ ਜਾਣ ਵਾਲੇ ਤਿਉਹਾਰਾਂ, ਲੋਕ-ਗੀਤਾਂ ਅਤੇ ਲੋਕ-ਨਾਚਾਂ ਤੋਂ ਦੇਖਿਆ ਜਾ ਸਕਦਾ ਹੈ। ਪੰਜਾਬ ਵਿੱਚ ਮੁੱਖ ਰੂਪ ਵਿੱਚ ਗੁਰਪੁਰਬ, ਵਿਸਾਖੀ, ਲੋਹੜੀ, ਹੋਲਾ-ਮਹੱਲਾ ਅਤੇ ਮਾਘੀ ਵਰਗੇ ਧਾਰਮਿਕ ਅਤੇ ਖੇਤੀ ਪ੍ਰਧਾਨ ਤਿਉਹਾਰ ਮਨਾਏ ਜਾਂਦੇ ਹਨ। ਤਿਉਹਾਰਾਂ ਦੇ ਮੌਕੇ ਉੱਤੇ ਜਗ੍ਹਾ ਜਗ੍ਹਾ ਤੇ ਮੇਲੇ ਆਯੋਜਿਤ ਕੀਤੇ ਜਾਂਦੇ ਹਨ। ਪੰਜਾਬ ਦਾ ਪ੍ਰਮੁੱਖ ਲੋਕ ਨਾਚ ਗਿੱਧਾ ਅਤੇ ਭੰਗੜਾ ਕੇਵਲ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਲੋਕਪ੍ਰਿਯ ਹੈ। ਪੰਜਾਬ ਵਾਸੀ ਪੰਜਾਬੀ ਭਾਸ਼ਾ ਬੋਲਦੇ ਹਨ। ਇਥੋਂ ਦੇ ਪੁਰਸ਼ ਕੁੜਤਾ ਪਜਾਮਾ ਅਤੇ ਸਿਰ ਉੱਤੇ ਪੱਗ ਪਹਿਨਦੇ ਹਨ। ਪੰਜਾਬ ਦੀਆਂ ਔਰਤਾਂ ਸਲਵਾਰ-ਕਮੀਜ਼ ਅਤੇ ਦੁਪੱਟਾ ਪਹਿਨਦੀਆਂ ਹਨ। ਪੰਜਾਬ ਵਿੱਚ ਸ਼ਾਕਾਹਾਰੀ ਦੇ ਨਾਲ-ਨਾਲ ਮਾਸਾਹਾਰੀ ਭੋਜਨ ਦਾ ਵੀ ਪ੍ਰਚਲਨ ਹੈ। ਪਰੰਪ ਅਹ ਪਰੰਪਰਿਕ ਭੋਜਨ ਵਿੱਚ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਛੋਲੇ ਭਟੂਰੇ, ਤੰਦੂਰੀ chicken ਅਤੇ ਲੱਸੀ ਪ੍ਰਮੁੱਖ ਹਨ। ਇੱਥੋਂ ਦੀ ਪ੍ਰਸਿੱਧ ਮਠਿਆਈ ਖੀਰ-ਖੁਰਮਾ ਅਤੇ ਜਲੇਬੀ ਆਦਿ ਹਨ। ਪੰਜਾਬ ਆਪਣੀ ਕਲਾ ਲਈ ਵੀ ਜਾਣਿਆ ਜਾਂਦਾ ਹੈ। ਇਥੋਂ ਦੇ ਬਜ਼ਾਰਾਂ ਵਿੱਚ ਮਿਲਣ ਵਾਲੀਆਂ ਕਲਾਕ੍ਰਿਤੀਆਂ, ਮਿੱਟੀ ਨਾਲ ਬਣੀਆਂ ਵਸਤੂਆਂ, ਗਹਿਣੇ, ਪੰਜਾਬ ਜੁੱਤੀਆਂ ਅਤੇ ਪੰਜਾਬ ਦੀ ਪਰੰਪਰਿਕ ਕਢਾਈ ਫੁਲਕਾਰੀ ਦੇ ਦੁਪੱਟੇ ਕੇਵਲ ਭਾਰਤੀ ਹੀ ਨਹੀਂ ਵਿਦੇਸ਼ੀਆਂ

ਇੱਥੋਂ ਦੀ ਸੰਸਕ੍ਰਿਤੀ ਜਿੰਨ੍ਹੀਂ ਪ੍ਰਾਚੀਨ ਹੈ ਉਹਨੀ ਹੀ ਜੀਵੰਤ ਵੀ ਹੈ। ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ ਭਾਰਤ ਦੇ ਉੱਤਰ-ਪੱਛਮ ਵਿੱਚ ਸਥਿਤ ਰਾਜ ਪੰਜਾਬ। ਇੱਥੇ ਵਹਿਣ ਵਾਲਿਆਂ ਪੰਜ ਨਦੀਆਂ, ਸਤਲੁਜ, ਰਾਵੀ, ਬਿਆਸ, ਚਨਾਬ ਅਤੇ ਜੇਹਲਮ ਦੇ ਕਾਰਨ ਹੀ ਇਸਦਾ ਨਾਮ ਪੰਜਾਬ ਪਿਆ ਹੈ। ਪੰਜ plus ਆਬ ਮਤਲਬ।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 ਇੱਥੋਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਮੁੱਖ ਰੂਪ ਵਿੱਚ ਉਗਾਈ ਜਾਂਦੀ ਹੈ। ਇਸ ਦੇ ਨਾਲ ਹੀ ਇੱਥੇ ਚਾਵਲ, ਕਪਾਹ, ਮੱਕੀ ਅਤੇ ਸਰ੍ਹੋਂ ਆਦਿ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ। ਚੰਡੀਗੜ ਤੋਂ ਇਲਾਵਾ ਇੱਥੋਂ ਦੇ ਹੋਰ ਸ਼ਹਿਰ ਜਿਵੇਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਆਦਿ ਆਪਣੇ ਧਾਰਮਿਕ ਅਤੇ ਉਦਯੋਗਿਕ ਮਹੱਤਵ ਦੇ ਕਾਰਨ ਪੂਰੇ ਵਿਸ਼ਵ ਦੇ ਵਿੱਚ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

ਇਥੇ ਕਦਮ ਕਦਮ ਉੱਤੇ ਇਤਿਹਾਸ ਦੇ ਦਰਸ਼ਨ ਹੁੰਦੇ ਹਨ। ਅੰਮ੍ਰਿਤਸਰ ਵਿੱਚ ਸਥਿਤ ਜਲ੍ਹਿਆਂਵਾਲਾ ਬਾਗ ਅੱਜ ਵੀ ਪੰਜਾਬ ਦੇ ਇਤਿਹਾਸ ਦੀ ਉਸ ਦੁਖਦਾਈ ਘਟਨਾ ਦੀ ਗਵਾਹੀ ਦਿੰਦਾ ਹੈ, ਜਿਸ ਵਿੱਚ ਇੱਕ British ਅਧਿਕਾਰੀ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 ਪੰਜਾਬ ਵਿੱਚ ਦੇਖਣਯੋਗ ਸਥਾਨ ਹਨ ਜਿਵੇਂ ਕਿ ਵਾਹਗਾ border ਇਮਾਮ ਨਾਸਿਰ ਦਾ ਮਕਬਰਾ ਸ਼ਹੀਦ ਭਗਤ ਸਿੰਘ ਅਜਾਇਬ ਘਰ, ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ, ਕਿਲ੍ਹਾ ਮੁਬਾਰਕ ਜ਼ਾਕਿਰ ਹੁਸੈਨ Rose Garden, Rock Garden ਆਦਿ ਦੇ ਨਾਮ ਪ੍ਰਮੁੱਖ ਹਨ। ਪੰਜਾਬ ਵਿੱਚ ਜ਼ਿਆਦਾ ਗਿਣਤੀ ਵਿੱਚ ਸਿੱਖ ਰਹਿੰਦੇ ਹਨ ਜੋ ਬਹੁਤ ਜੋਸ਼ੀਲੇ ਅਤੇ ਉਤਸ਼ਾਹੀ ਹੁੰਦੇ ਹਨ। ਉਨ੍ਹਾਂ ਦਾ ਉਤਸ਼ਾਹ ਇਥੇ ਮਨਾਏ ਜਾਣ ਵਾਲੇ ਤਿਉਹਾਰਾਂ, ਲੋਕ-ਗੀਤਾਂ ਅਤੇ ਲੋਕ-ਨਾਚਾਂ ਤੋਂ ਦੇਖਿਆ ਜਾ ਸਕਦਾ ਹੈ। ਪੰਜਾਬ ਵਿੱਚ ਮੁੱਖ ਰੂਪ ਵਿੱਚ ਗੁਰਪੁਰਬ, ਵਿਸਾਖੀ, ਲੋਹੜੀ, ਹੋਲਾ-ਮਹੱਲਾ ਅਤੇ ਮਾਘੀ ਵਰਗੇ ਧਾਰਮਿਕ ਅਤੇ ਖੇਤੀ ਪ੍ਰਧਾਨ ਤਿਉਹਾਰ ਮਨਾਏ ਜਾਂਦੇ ਹਨ। ਤਿਉਹਾਰਾਂ ਦੇ ਮੌਕੇ ਉੱਤੇ ਜਗ੍ਹਾ ਜਗ੍ਹਾ ਤੇ ਮੇਲੇ ਆਯੋਜਿਤ ਕੀਤੇ ਜਾਂਦੇ ਹਨ। ਪੰਜਾਬ ਦਾ ਪ੍ਰਮੁੱਖ ਲੋਕ ਨਾਚ ਗਿੱਧਾ ਅਤੇ ਭੰਗੜਾ ਕੇਵਲ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਲੋਕਪ੍ਰਿਯ ਹੈ। ਪੰਜਾਬ ਵਾਸੀ ਪੰਜਾਬੀ ਭਾਸ਼ਾ ਬੋਲਦੇ ਹਨ। ਇਥੋਂ ਦੇ ਪੁਰਸ਼ ਕੁੜਤਾ ਪਜਾਮਾ ਅਤੇ ਸਿਰ ਉੱਤੇ ਪੱਗ ਪਹਿਨਦੇ ਹਨ। ਪੰਜਾਬ ਦੀਆਂ ਔਰਤਾਂ ਸਲਵਾਰ-ਕਮੀਜ਼ ਅਤੇ ਦੁਪੱਟਾ ਪਹਿਨਦੀਆਂ ਹਨ। ਪੰਜਾਬ ਵਿੱਚ ਸ਼ਾਕਾਹਾਰੀ ਦੇ ਨਾਲ-ਨਾਲ ਮਾਸਾਹਾਰੀ ਭੋਜਨ ਦਾ ਵੀ ਪ੍ਰਚਲਨ ਹੈ। ਪਰੰਪ ਅਹ ਪਰੰਪਰਿਕ ਭੋਜਨ ਵਿੱਚ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਛੋਲੇ ਭਟੂਰੇ, ਤੰਦੂਰੀ chicken ਅਤੇ ਲੱਸੀ ਪ੍ਰਮੁੱਖ ਹਨ। ਇੱਥੋਂ ਦੀ ਪ੍ਰਸਿੱਧ ਮਠਿਆਈ ਖੀਰ-ਖੁਰਮਾ ਅਤੇ ਜਲੇਬੀ ਆਦਿ ਹਨ। ਪੰਜਾਬ ਆਪਣੀ ਕਲਾ ਲਈ ਵੀ ਜਾਣਿਆ ਜਾਂਦਾ ਹੈ। ਇਥੋਂ ਦੇ ਬਜ਼ਾਰਾਂ ਵਿੱਚ ਮਿਲਣ ਵਾਲੀਆਂ ਕਲਾਕ੍ਰਿਤੀਆਂ, ਮਿੱਟੀ ਨਾਲ ਬਣੀਆਂ ਵਸਤੂਆਂ, ਗਹਿਣੇ, ਪੰਜਾਬ ਜੁੱਤੀਆਂ ਅਤੇ ਪੰਜਾਬ ਦੀ ਪਰੰਪਰਿਕ ਕਢਾਈ ਫੁਲਕਾਰੀ ਦੇ ਦੁਪੱਟੇ ਕੇਵਲ ਭਾਰਤੀ ਹੀ ਨਹੀਂ ਵਿਦੇਸ਼ੀਆਂ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 ਇੱਥੋਂ ਦੀ ਸੰਸਕ੍ਰਿਤੀ ਜਿੰਨ੍ਹੀਂ ਪ੍ਰਾਚੀਨ ਹੈ ਉਹਨੀ ਹੀ ਜੀਵੰਤ ਵੀ ਹੈ। ਇਸ ਦਾ ਸਭ ਤੋਂ ਵੱਡਾ ਉਦਾਹਰਣ ਹੈ ਭਾਰਤ ਦੇ ਉੱਤਰ-ਪੱਛਮ ਵਿੱਚ ਸਥਿਤ ਰਾਜ ਪੰਜਾਬ। ਇੱਥੇ ਵਹਿਣ ਵਾਲਿਆਂ ਪੰਜ ਨਦੀਆਂ, ਸਤਲੁਜ, ਰਾਵੀ, ਬਿਆਸ, ਚਨਾਬ ਅਤੇ ਜੇਹਲਮ ਦੇ ਕਾਰਨ ਹੀ ਇਸਦਾ ਨਾਮ ਪੰਜਾਬ ਪਿਆ ਹੈ। ਪੰਜ plus ਆਬ ਮਤਲਬ।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 ਇੱਥੋਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਮੁੱਖ ਰੂਪ ਵਿੱਚ ਉਗਾਈ ਜਾਂਦੀ ਹੈ। ਇਸ ਦੇ ਨਾਲ ਹੀ ਇੱਥੇ ਚਾਵਲ, ਕਪਾਹ, ਮੱਕੀ ਅਤੇ ਸਰ੍ਹੋਂ ਆਦਿ ਦੀ ਖੇਤੀ ਕੀਤੀ ਜਾਂਦੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ। ਚੰਡੀਗੜ ਤੋਂ ਇਲਾਵਾ ਇੱਥੋਂ ਦੇ ਹੋਰ ਸ਼ਹਿਰ ਜਿਵੇਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਆਦਿ ਆਪਣੇ ਧਾਰਮਿਕ ਅਤੇ ਉਦਯੋਗਿਕ ਮਹੱਤਵ ਦੇ ਕਾਰਨ ਪੂਰੇ ਵਿਸ਼ਵ ਦੇ ਵਿੱਚ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 ਇਥੇ ਕਦਮ ਕਦਮ ਉੱਤੇ ਇਤਿਹਾਸ ਦੇ ਦਰਸ਼ਨ ਹੁੰਦੇ ਹਨ। ਅੰਮ੍ਰਿਤਸਰ ਵਿੱਚ ਸਥਿਤ ਜਲ੍ਹਿਆਂਵਾਲਾ ਬਾਗ ਅੱਜ ਵੀ ਪੰਜਾਬ ਦੇ ਇਤਿਹਾਸ ਦੀ ਉਸ ਦੁਖਦਾਈ ਘਟਨਾ ਦੀ ਗਵਾਹੀ ਦਿੰਦਾ ਹੈ, ਜਿਸ ਵਿੱਚ ਇੱਕ British ਅਧਿਕਾਰੀ

ਪੰਜਾਬ ਵਿੱਚ ਦੇਖਣਯੋਗ ਸਥਾਨ ਹਨ ਜਿਵੇਂ ਕਿ ਵਾਹਗਾ border ਇਮਾਮ ਨਾਸਿਰ ਦਾ ਮਕਬਰਾ ਸ਼ਹੀਦ ਭਗਤ ਸਿੰਘ ਅਜਾਇਬ ਘਰ, ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ, ਕਿਲ੍ਹਾ ਮੁਬਾਰਕ ਜ਼ਾਕਿਰ ਹੁਸੈਨ Rose Garden, Rock Garden ਆਦਿ ਦੇ ਨਾਮ ਪ੍ਰਮੁੱਖ ਹਨ। ਪੰਜਾਬ ਵਿੱਚ ਜ਼ਿਆਦਾ ਗਿਣਤੀ ਵਿੱਚ ਸਿੱਖ ਰਹਿੰਦੇ ਹਨ ਜੋ ਬਹੁਤ ਜੋਸ਼ੀਲੇ ਅਤੇ ਉਤਸ਼ਾਹੀ ਹੁੰਦੇ। ਹੋਰ ਫਿਰ ਅਹੇ ਆਰਤੀ ਦਾ ਘਰਵਾਲਾ ਕੀ ਕੰਮ ਕਰਦਾ engineer ਆ company ਚ ਲੱਗੇ ਵੇ ਅੱਛਾ ਓਹਦਾ ਸੋਹਰਾ

ਓਹਦਾ ਸੁਹਰਾ ਓਹਦਾ manager ਆ ਕਿਥੇ ਉਸੇ company ਵਿਚ

ਉਹ ਉਧਰ ਐ ਕਿਆ ਕਹਿੰਦੇ ਅੰਬਾਲਾ

ਜੇਠ ਵੀ ਚਲ ਗਿਆ ਹੁਣ ਓਹਦੇ ਪਾਸੇ ਅੱਛਾ ਓਨ ਕਿ ਕੀਤਾ ਵਾ ਓਹਦਾ ITI ਕੀਤੀ ਹੋਈ ਉਹ ਵੱਡਾ ਲੱਗਦਾ ਜੀਜਾ ਛੋਟਾ ਲੱਗਦਾ ਈ ਇੱਦਾਂ ਈ

ਪੰਜ ਸਾਲ ਦਾ ਫਰਕ ਇਨ੍ਹਾਂ ਵਿਚ ਹੈ

ਕਿਆ ਬਾਤ ਹੈ ਪੰਜ ਸਾਲ ਪਹਿਲਾ ਉਮਰ ਕਿੰਨੀ ਜੀਜੇ ਦੀ ਅਮ ਬਾਨਵੇ ਦੇ ਐ ਬਾਨਵੇ ਦੇ ਐ ਆਰਤੀ ਕਿੰਨੇ ਦੀ ਐ ਤਿਰਾਨਵੇ ਦੀ ਐ ਆਰਤੀ ਵੀ ਤਿਰਾਨਵੇ ਦੀ ਐ ਮੈਂ ਕਿਹਾ

ਸਂਨੀ ਜੀਜਾ ਜੀ ਉਹ ਹੈਗੇ ਬਾਨਵੇ ਦੇ ਹੈਗੇ ਇਹ ਦਸੰਬਰ ਦੇ

ਦਸੰਬਰ ਪਤਾ ਯਾਦ ਸਤਾਰਾ ਹੋਣੀ ਇਦਾ ਕੁਛ ਹੈ

ਸਾਡੀ ਅੱਧੀ ਰਿਸ਼ਤੇਦਾਰੀ ਦਸੰਬਰ ਵਿਚ ਆ ਗੀ ਓ ਹੋਰ ਹੋਰ ਦਸੰਬਰ ਵਿਚ ਆ ਗਈ ਸਾਰੀ ਹਮ ਮੈਂ ਉਹ ਕਹਿੰਦਾ ਤਿੰਨਾ ਦਾ ਮੁੰਡਾ ਦੀ ਕੁੜੀ ਇਕ ਕਹਿੰਦੇ ਇਕ ਤੇ ਸ਼ਿਵ ਜੀਜਾ ਤੇ ਆਹ ਸੰਨੀ ਜੀਜਾ

ਹੋਰ ਵਿੱਕੀ ਮਾਮਾ ਹੋਰ ਹੋਰ ਕਾਜਲ ਦੀਦੀ ਮੋਹਿਤ ਭਾਜੀ ਹੋਰ ਏ ਤਾਂ ਹੈ ਸਾਡੇ ਨਾਲ ਦੇ ਨਾ ਸਾਡੇ ਨਾਲ ਦੇ ਅੱਛਾ ਤੁਹਾਡੇ ਨਾਲ ਦੇ ਬੱਸ ਇਹੀ ਆ ਫਿਰ ਹੋਰ ਤਾਂ ਕੋਈ ਹੈ ਨੀ ਰਹਿੰਦਾ ਅਹ ਸਾਰੇ ਦਸੰਬਰ ਦੇ ਜਨਵਰੀ ਵਿਚ ਆ ਗਿਆ ਉਹ ਵਿਜੈ ਭਾਜੀ jackie ਭਾਜੀ

ਸੌਲਾ ਜਨਵਰੀ ਦਾ ਹੈ ਕ੍ਰਿਸ਼ਨਾ ਦਾ ਆਹੋ ਕ੍ਰਿਸ਼ਨਾ ਵੀ ਆਏਗੀ ਬ੍ਰਿੰਦਾ ਵੀ ਆਏਗੀ ਮੈਨੂੰ ਪਤਾ ਏ ਬ੍ਰਿੰਦਾ ਦਾ ਤੇਰਾ ਜਨਵਰੀ ਦਾ ਐ

ਭੋਲੀ ਦੀਦੀ ਹਾ ਭੋਲੀ ਦਾ ਵੀ ਹੇਗਾ ਏ ਉਹਦਾ ਵੀ ਮੇਰਾ ਖਿਆਲ ਤੇਰਾ ਤੇਰਾ ਚੋਦਾ ਦਾ ਓਹਦਾ ਲੋਹੜੀ ਆਲੇ ਦਿਨ ਦਾ ਈ ਹਮ ਹਮ ਹਾਂ

ਹੋਰ ਹੋਰ ਮਾਰਚ ਵਿਚ ਵੀ ਕਿਹਦਾ ਏ ਦੀਪੂ ਦਾ ਆਉਦਾ